ਇੱਥੇ ਮੁਫਤ ਦਾ ਨੰਬਰ ਵੀ ਹੈ ਤੇ ਹੋਰ ਵੀ ਮਠਿਆਈਆਂ।

ਹੋਰ ਪ੍ਰੋਗਰਾਮਾਂ ਲਈ ਐਲ_ਡੀ ਵਾਲ਼ ਲੱਗੀ ਆ ਬਹੁਤ ਸੋਹਣਾ ਵਿਊ ਆ ਸ਼ਾਰਪੀਆ ਲੱਗੀਆਂ ਏ ਆ।

ਇਹ ਚਰਚ ਹੈ ਇੱਥੇ ਬਾਈਬਲ ਨਾਲ ਜੁੜੇ ਲੋਕ ਜਾਂਦੇ ਹਨ ਇਹ ਪਾਸਟਰ--

ਪ੍ਰਾਰਥਨਾ ਕਰਦੇ ਹਨ ਬਹੁਤ ਵਧੀਆ ਹੈ।

ਪਰਾਈਲੀ ਜਾਂਦੀਆਂ ਹਨ ਤੁਸੀਂ ਬੁੱਕ ਕਰ ਸਕਦੇ ਹੋ ਇਥੇ ਤਾਂਹੀ ਪਈਆਂ ਹਨ।

ਇਹ ਜਿਮ ਹੈ ਲੈਡੀਜ ਵੀ ਮੈਨਸ ਵੀ--

ਇਹ ਟੈਰਿਸ ਹੈ ਅਤੇ ਇੱਕ ਬੰਦਾ ਹੈ ਦੋ ਟੈਂਕੀਆਂ ਹਨ ਉਹ ਪਲੰਬਰ ਦਾ ਕੰਮ ਕਰ ਰਿਹਾ।

ਅੰਡਰਵੇਅਰ ਬਨੈਣ ਸਾਰੀਆਂ ਚੀਜ਼ਾਂ ਮਿਲਦੀਆਂ ਹਨ।

ਇਹ ਰੋਡ ਹੈ ਬਹੁਤ ਵੱਡਾ ਰੋਡ ਹੈ ਜਿੱਥੇ ਉੱਤੇ --

ਇਹ ਫੁੱਲ ਹੈ ਪਾਰਕ ਦੇ ਵਿੱਚ ਹੈ ਫੁੱਲ ਬਹੁਤ ਸੋਹਣਾ ਲੱਗ ਰਿਹਾ ਹੈ ਲਾਗੇ ਪੋਲ ਵੀ ਆ।

ਅੰਦਰ ਫੋਰਟ ਮਾਂ ਟਾਈਲ ਲੱਗੀ ਹੋਈਆ ਬਹੁਤ ਸੋਹਣਾ ਵਿਊ ਆ ਅੰਦਰ ਦਾ।

ਖੜੇ ਨੇ ਇੱਕ ਕਹੀ ਕਸੀ ਫੜਕ ਖੜਾਏ ਲਾਗੇ ਦਰਖਤ ਲੱਗੇ ਨੇ ਬਹੁਤ ਸੋਹਣਾ ਵਿਊ ਹਾਂ।

ਤੇ ਹੋਰ ਵੀ ਲੋਕ ਹਨ ਜੋ ਘੁੰਮ ਫਿਰਨ ਆਉਂਦੇ ਆ ਉਹਨਾਂ ਦੀ ਸਵਾਰੀ ਇਹ ਬੰਦੇ ਆਪਾਂ ਕਮਾਈ ਦਾ ਸਾਧਨ ਹੈ।

ਹੈ ਜਿਸ ਚ ਸੋਲ਼ਾਂ ਸਿਸਟਮ ਦਰਖਤ ਲੱਗੇ ਹਨ ਪਾਰਕ ਬਹੁਤ ਸੋਹਣਾ ਵਿਊ ਹੈ।

ਦੋ ਬੰਦੇ ਕੰਮ ਕਰ ਰਹੇ ਨੇ--

ਇਹ ਮਾਰਕੀਟ ਵਿੱਚ ਦੁਕਾਨ ਹੈ ਇੱਕ ਐ_ਸੀ ਲੱਗਾ ਹੈ।

ਇਹ ਵੀ_ਆਈ_ਪੀ ਸੈਕਟਰ ਦੀ ਫ਼ੋਟੋ ਹੈ ਕੋਠੀ ਐ ਜਿਸ ਦੇ ਓੱਤੇ ਲੜੀਆਂ ਪਈਆਂ ਹਨ ਬਹੁਤ ਸੋਹਣੀ ਲੱਗ ਰਹੀ ਹੈ ਦਰਖਤ ਹਨ।

ਲਾਈਟ ਲੱਗੀ ਹਨ ਇਸ ਦਾ ਅੰਤਰ ਵੀ ਵਿਊ ਬਹੁਤ ਸੋਹਣਾ ਹੈ ਬਹੁਤ ਉੱਚਾ ਹੈ।

ਬੜਾ ਚਾਰ ਡਰਾਇਵਰ ਨੇ ਬਹੁਤ ਸੋਹਣਾ ਵਿਊ ਹੈ ਲਾਗੇ ਦਰੱਖਤ ਲਗੇ ਹਨ ਕਲਰ ਜੇ_ਸੀ_ਬੀ--

ਬੂਟੇ ਲੱਗੇ ਹਨ ਵਾਈਟ ਕਲੀ ਹੋਈ ਬੂਟਿਆਂ ਨੂੰ ਲਾਈਟਾਂ ਲੱਗੀਆਂ ਹਨ।

ਬਹੁਤ ਸੋਹਣਾ ਹੈ ਗੁਰਦੁਆਰਾ ਵੀ--

ਟਰੇਨ ਚ ਰੇਲਵੇ ਟਰੈਕ ਉਹਦੇ ਉੱਤੇ ਲਾਗੇ ਬਹੁਤ ਹਰਿਆਲੀ ਹੈ ਬਹੁਤ ਸੋਹਣਾ ਵਿਊ ਹੈ।

ਏ ਇੱਕ ਦਫਤਰ ਹੈ ਇਸਦੇ ਵਿੱਚ ਫਰਨੀਚਰ ਸਮਾਨ ਕੁਰਸੀ ਟੇਬਲ --

ਲੈਪਟਾਪ ਏਸੀ ਰੰਗ ਕੈਮਰਾ ਵਧੀਆ ਹਨ।

ਹਰੇਕ ਤਰ੍ਹਾਂ ਦਾ ਫਰੂਟ ਮਿਲਦਾ ਹੈ ਬਹੁਤ ਵਧੀਆ ਹੈ।